ਤੁਸੀਂ ਮੈਨੂੰ ਉਸ ਚੀਜ਼ ਬਾਰੇ ਥੋੜਾ ਸਮਝਾਉਣਗੇ robots ਦਾ basically ਹੁਣ robots ਦਾ ਹੀ ਅੱਗੇ ਤਿਆਰ ਕਰ ਰਹੇ ਨੇ ਕਿਉਂਕਿ

ਇਹਦੇ ਨਾਲ ਇਹ ਹੋਏਗਾ ਕੇ ਆਪਾਂ ਨੂੰ ਬਹੁਤ ਜਿਆਦਾ help ਮਿਲ੍ਜੇਗਾ ਆਪਾਂ ਨੂੰ ਕੋਈ ਜਿਆਦਾ work load ਨੀ ਕਰਨਾ ਪਵੇਗਾ easily ਕੋਈ ਵੀ ਕੰਮ ਕਰ ਸਕਾਂਗੇ

ਬਹੁਤ ਜਿਆਦਾ ਜਿਵੇਂ ਵੀ ਆਪਾਂ ਕੰਮ ਕਰਦੇ ਹਾਂ ਉਹ robots ਵਗੇਰਾ ਤਾਂ ਜਿਵੇਂ ਵੀ ਉਹ invent ਕਿਤੇ ਹੋਏ ਨੇ ਉਸ ਹਾਂਜੀ okay ਵੇਸੇ i think twenty fifty ਚ technology ਚ ਆਪਾਂ ਦੇਖੀਏ ਅਮ by twenty fifty law technology will be ninety five percent of electronics for new product design ਬਹੁਤ ਜਿਆਦਾ ਅਹ design ਅਹ ਮਤਲਬ develop ਹੋਣਗੇ ਹੋਰ electric electrician ਚ ਹਾਂਜੀ ਹਾਂਜੀ ਇਹਦੇ ਵਿੱਚ ਆਪਣੀ safety related ਵੀ ਆਪਣਾ ਬਹੁਤ

technology ਚ main ਮੰਨਲੋ CCTV ਆਪਣੀ safety ਵਾਸਤੇ ਉਹਨੂੰ use ਕਰ ਸਕੇ ਹਾਂ ਉਹਦੇ ਵੀ ਬਹੁਤ ਸਾਰੇ features ਨੇ ਆਪਣਾ ਮਤਲਬ face ਯਾ eye ਯਾ fingerprint ਤੋਂ ਆਪਾਂ ਉਹਨੂੰ apply ਕਰ ਸਕਦੇ ਹਾਂ ਅੱਗੇ ok ਵੇਸੇ according to ਆਪਾਂ ਮਤਲਬ ਜੇ business ਦੇ through ਦੇਖੀਏ ਤਾਂ ਜਿਹੜਾ ਇਹ ਮਤਲਬ phase two reason ਵੀ ਨੇ ਉਹ twenty fifty ਚ start ਹੋ ਜਾਣਗੇ but ਜਿਹੜੇ ਕੀ ਬਹੁਤ ਜਿਆਦਾ rich person ਨੇ ਸਿਰਫ ਉਹਨਾ ਲਈ ਜਿਹੜੇ face ਤੇ ਅਹ ਵਗੇਰਾ ਆਪਣਾ ਕਰਨਾ ਚਾਹੁੰਦੇ ਨੇ ਸਿਰਫ ਉਹਨਾ ਲਈ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਇਹਦੇ ਬਹੁਤ costly ਹੈ ਜਿਹੜੇ ਇਹਨਾ ਚ use ਹੋਏ

okay ਵੇਸੇ ਥੋੜੇ time ਤੱਕ i think airport ਵਗੇਰਾ ਤੇ ਵੀ flying taxes start ਹੋਣਗੀਆਂ ਹਾਂਜੀ ਹਾਂ ਇਹਨਾ ਤੇ ਵੀ ਚੱਲਦੀ ਆ research ਕਰ ਹੇ ਨੇ ਉਹ okay ਜਿਹੜੀ bricks ਵਗੇਰਾ ਨੇ ਉਹ ਵੀ energy ਤੇ ਹੀ energy ਤੋਂ ਹੀ ਬਣੀਆ ਹੋਈਆਂ ਹੋਣਗੀਆਂ ਹਨਾ ਜਿਸ ਨਾਲ ਆਪਾਂ ਨੂੰ ਵੀ ਬਹੁਤ ਜਿਆਦਾ benefit ਹੋਇਗਾ ਜੀ ਹਾਂਜੀ ਜਰੁਰ or smart phone ਵਾਰੇ ਥੋਡਾ ਕੀ ਖਿਆਲ ਹੈ smart phone ਤੁਸੀਂ ਕਿੰਨਾ ਕ use ਕਰਦੇ ਹੋ ਬਹੁਤ ਜਿਆਦਾ ਬਟ ਮੈਂ ਹੁਣ ਅਮ ਸੋਚ ਰਹੀ ਹਾਂ smart phone ਲੈਣ ਲਈ ਵੀ android ਲਵਾਂ ਜਾਂ IOS ਲਵਾਂ

but ਅਮ ਮੈਂ ਮਤਲਬ try ਕਰਨਾ ਚਾਹੁੰਦੀ ਹਾਂ ਹੁਣ IOS android phone ਬਹੁਤ ਜਿਆਦਾ use ਕਰ ਲੈ ਜਿਹੜੇ ਜਿਆਦਾ features ਨੇ ਉਹ android ਚ ਨੇ android ਪਹਿਲਾਂ develop ਹੋਇਆ

ਇਹਨਾ ਨੇ invent ਕੀਤਾ ਸੀ ਇਹਨਾ ਦੇ ਖੁਦ ਦੇ features ਅਲੱਗ ਹੈ android ਤੋਂ opposite ਹੈ okay

android ਜਿਵੇਂ ਚਲਾਉਣਾ ਥੋੜਾ easy ਹੈ ਕੋਈ ਵੀ ਉਹਨੂੰ operate ਕਰ ਸਕਦਾ easily but ਜਿਹੜਾ IOS ਉਹਨੂੰ ਥੋੜਾ ਸਿੱਖਣਾ ਪੈਂਦਾ ਕਿਵੇਂ ਚਲਾਉਣਾ ਕਿਵੇਂ use ਕਰਨਾ ਉਹਨੂੰ but ਜਿਹੜੇ safety issues ਆ ਉਹ android ਚ ਆਉਂਦੇ ਨੇ ਜਿਹੜਾ IOS ਹੈ ਉਹਨਾ ਦਾ safety ਬਹੁਤ ਵਧੀਆ

okay ਹੋਰ ਤੁਸੀਂ technology ਬਾਰੇ ਕੀ ਕੁਛ ਮਤਲਬ ਥੋਨੂੰ ਕੀ interest ਹੈ technology ਬਾਰੇ ਜਿਹੜੀ ਵੀ ਤੁਸੀਂ knowledge gain ਕੀਤੀ ਹੋਈ ਆ ਉਹਦੇ ਬਾਰੇ ਦੱਸ ਦੋ ਹੁਣ ਤਾਂ technology ਦੇ ਬਹੁਤ ਅੱਗੇ ਫਾਇਦੇ ਨੇ ਤੇ ਅਗਰ disadvantage ਦੇਖੀ ਜਾਵੇ ਤਾਂ ਇਹਦੀ addiction ਵੀ ਲੱਗ ਸਕਦੀ ਆ ਜਿਵੇਂ ਕੁਛ ਬੱਚੇ ਹਲੇ ਛੋਟੇ ਹੁੰਦੇ ਆ ਪਰ ਉਹਨਾ ਦੇ parents ਉਹਨਾ ਨੂੰ mobile phone ਦੇ ਦਿੰਦੇ ਨੇ ਤੇ ਉਹ ਸਾਰਾ ਦਿਨ game ਖੇਡ ਦੇ ਰਹਿੰਦੇ ਨੇ ਜਿਹਦੇ ਨਾਲ ਉਹਨਾ ਦੀ ਅੱਖਾ ਤੇ effect ਪੈਂਦਾ ਅੱਗੇ ਚੱਲ ਕੇ ਫ਼ੇਰ ਉਹਨਾ ਨੂੰ specks ਲੱਗ ਜਾਂਦੀਆਂ ਪੜਣਾ ਪੜਣਾ ਉਹਨਾ ਵਾਸਤੇ book reading ਥੋੜੀ ਜੀ ਮਤਲਬ ਪੜਣ ਲੱਗਦੇ ਹਾਂ headache ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਵੀ addiction ਬੁਰੀ ਹੈ ਜੇ ਦੇਖਿਆ ਜਾਵੇ ਪਰ ਇਹਦੇ ਫਾਇਦੇ ਵੀ ਬਹੁਤ ਨੇ

ਕਿਸੇ ਵੀ age ਦਾ person ਅਗਰ ਹੁਣ interest ਹੈ ਕਿਸੇ ਚੀਜ਼ ਚ ਨੂੰ ਲੈਣ ਵਾਸਤੇ free time ਬੈਠਾ

ਉਹਦੇ ਉੱਤੇ ਆਪਣਾ ਉਹ ਆਗਿਆ Instagram ਆ ਗਿਆ WhatsApp ਆਗਿਆ ਪਹਿਲਾਂ ਦੇ time ਚ ਜਿਹੜੇ ਕੀ ਆਪਾਂ ਹੋਰ ਕਿਸੇ ਨੂੰ calling ਨੀ ਕਰ ਸਕਦੇ ਸੀਗੇ

survey through ਇਹ ਸੋਚਿਆ ਗਿਆ ਵੀ china will be in future ਨਾ china country ਬਹੁਤ ਜਿਆਦਾ rich ਹੋਜੇਗੀ ਕਿਉਂਕਿ ਉਹਨਾ ਕੋਲ ਜਿਆਦਾ invention ਨੇ ਇਸ time ਅਗਰ ਇਸ time ਦੇ according ਆਪਾਂ ਦੇਖੀਏ ਤਾਂ ਬਹੁਤ ਜਿਆਦਾ ਅੱਗੇ ਆ ਉਹ ਆਪਣੀ knowledge ਲਈ ਮਤਲਬ invent ਕਰਨ ਲਈ ਕੋਈ ਵੀ new technology ਸਭ ਤੋਂ ਅੱਗੇ china ਹੈ ਤੁਸੀਂ ਵੀ china ਦਾ ਕੋਈ phone use ਕੀਤਾ china ਦੇ ਮੈਂ ਤਾਂ ਨੀ use ਕਿਤੇ ਅਮ ਚਲੋ ਆਲੱਗ ਹੋਗੇ ਕੀ ਕਿਹ ਰਹੇਂ ਹੋ ਮੈਂ ਕਿਹਾ china ਦੇ phone ਪਹਿਲਾਂ ਮੈਂ ਜਦ ਉਹਨਾ ਦਾ ਕੋਈ ਵੀ product import export ਹੁੰਦਾ ਸੀਗਾ India ਤੋਂ ਉਸ time ਇਹਨਾ ਦੇ ਬਹੁਤ ਜਿਆਦਾ ਮਤਲਬ ਰੇਟ ਇਹਨਾ ਦੇ ਬਹੁਤ ਵਧੀਆ ਹੁੰਦੇ ਸੀ ਕੀ ਜੋ ਵੀ Chinese ਆਪਣਾ product ਹੈ ਉਹਦੇ ਰੇਟ ਸਭ ਤੋਂ ਘੱਟ ਹੁੰਦੇ ਸੀ indian product ਨਾਲੋ ਇਸ ਰਕੇ ਉਹਨਾ ਵਿੱਚ ਦਿੱਕਤ ਵੀ ਬਹੁਤ ਜਿਆਦਾ ਆਉਂਦੀ ਸੀ but ਜਦ ਤੋਂ ਮਤਲਬ India ਤੇ china ਦੀ ਲੜਾਈ ਮਤਲਬ ਥੋੜੀ ਜੀ ਹੋਈ ਹੈ ਉਸ time ਤੋਂ ਬਾਅਦ ਫ਼ੇਰ import export ਬੰਦ ਹੋਗਿਆ ਫ਼ੇਰ ਉੱਥੋਂ china ਤੋਂ ਇਸ ਕਰਕੇ ਹੁਣ made in India ਸੁਣਿਆ ਹੀ ਹੋਣੇ ਥੋਨੇ made in India ਅੱਗੇ ਹੁਣ ਆਉਣ ਆਲੇ time ਚ made in India products ਸਾਰੇ ਆਪਣੇ use ਹੋਣਗੇ ਹਾਂਜੀ

ਹਾਂਜੀ ਵੇਸੇ ਮਤਲਬ ਆਪਣੀ ਅਮ technology ਦੇ ਨਾਲ ਨਾਲ life ਚ ਮਤਬਲ ਅੱਗੇ survive ਕਰਨਾ ਬਹੁਤ ਮੁਸ਼ਕਿਲ ਹੀ technology ਤੋਂ ਬਿਨਾ ਆਪਾਂ ਅੱਗੇ survive ਹੀ ਨੀ ਕਰ ਸਕਦੇ ਆਪਣੀ life ਚ ਕੋਈ ਵੀ ਚੀਜ਼ ਹੈ ਜਿਵੇਂ ਆਪਾਂ ਆਪਣਾ phone ਹੀ ਲਗਾ ਲੋ ਇਹ ਵੀ ਇੱਕ technology ਚ ਹੀ use ਹੁੰਦਾ but ਪਨ ਆਪਣੇ ਫੋਨ ਤੋਂ ਬਿਨਾ ਇੱਕ ਮਿੰਟ ਇੱਧਰ ਉੱਧਰ ਕਿਤੇ ਵੀ ਨੀ ਜਾ ਸਕਦੇ ਹੁਣ ਵੀ ਮੈਂ ਦੱਸਿਆ ਥੋਨੂੰ ਕਿਵੇ ਵੀ ਬੰਦੇ ਨੂੰ addiction ਹੋ ਜਾਂਦੀ ਹੈ ਉਸ ਚੀਜ਼ ਦੀ ਜਿਹਨੂੰ ਆਪਾਂ ਬਹੁਤ ਜਿਆਦਾ use ਕਰਨ ਲੱਗ ਜਾਂਦੇ ਨੇ ਹਾਂਜੀ ਇਸਨੇ ਆਪਣਾ ਮਤਲਬ ਅਮ ਮਤਲਬ change ਹੀ ਕਰਤਾ ਆਪਣਾ ਮਤਲਬ ਮਤਲਬ ਅਹ ਜਿਵੇਂ ਹੀ ਆਪਾਂ ਆਪਣਾ life ਹੀ change ਕਰਤਾ ਆਪਾਂ ਜਦੋਂ ਆਪਣਾ phone ਆਪਣੀ life ਚ enter ਹੋਇਆ ਜਦੋਂ ਦਾ ਜਿਵੇਂ ਮਤਲਬ ਪੁਰਾਣੇ ਅਗਰ ਆਪਾਂ ਲੋਕਾਂ ਨੂੰ ਦੇਖੀਏ ਉਹ ਇਹ ਚੀਜ਼ਾਂ use ਨੀ ਕਰਦੇ ਸੀ ਤਾਂ ਹੁਣ ਉਹਤੋਂ ਬਿਨਾ ਵੀ ਆਪਣੇ ਕੰਮ complete ਕਰਦੇ ਸੀ but ਥੋੜੀ late but ਜੇ ਆਪਾਂ phone ਦੀ ਗੱਲ ਕਰੀਏ ਤਾਂ phone ਤੋਂ ਬਿਨਾ ਅੱਜਕਲ ਕੋਈ ਕੰਮ ਨੀ ਹੋ ਸਕਦਾ ਇਹ ਵੀ ਇਹਦਾ ਮਤਲਬ advantage ਹੈ

ਇੱਕ advantage ਹੋਰ ਹੈ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਕੋਈ knowledge ਆਪਾਂ ਨੂੰ ਚਾਹੀਦੀ ਹੁੰਦੀ ਸੀ ਆਪਾਂ ਆਪਣੇ ਤੋਂ old age person ਪੁੱਛਦੇ ਹੁੰਦੇ ਸੀ ਸਾਰੇ ਚੀਜ਼ਾਂ ਵੀ ਕਿਵੇਂ ਕਿਵੇਂ

but ਅੱਜ ਦੇ time ਚ ਆਪਾਂ ਸਾਰਾ ਕੁਛ ਆਪਣਾ ਚਾਹੇ techno online ਹੈਗਾ ਆਪਾਂ search ਕਰਕੇ ਆਪਣੀ knowledge ਵਧਾ ਸਕਦੇ ਹਾਂ ਹਮ google ਵੀ ਆਪਣੀ ਬਹੁਤ ਜ਼ਿਆਦਾ help ਕਰਦਾ study ਕਰਨ ਚ ਵੀ ਕੋਈ ਵੀ file find out ਕਰਨ ਚ ਵੀ ਕੋਈ ਵੀ ਅਹ ਮਤਲਬ ਜਿਵੇਂ ਠੀਕ ਹੈ ਅਹ ਕੋਈ ਵੀ trend ਵਗੇਰਾ ਚ ਕੋਈ ਵੀ ਚੀਜ਼ ਦੇਖਣ ਲਈ ਕਿਸੇ ਵੀ ਤਰਾਂ ਦੀ google ਬਹੁਤ ਤਰ੍ਹਾਂ ਨਾਲ ਕੰਮ ਆਉਂਦਾ ਆਪਣੇ ਆਪਣੇ ਮਤਲਬ ਪੂਰੇ ਦਿਨ ਦੇ ਵਿੱਚ ਬਹੁਤ time ਬਹੁਤ time ਦੇ ਵਿੱਚ ਇੱਕ ਦੋ ਵਾਰ ਨੀ ਬਹੁਤ ਬਾਰ ਆਪਾਂ google ਵੀ use ਕਰਦੇ ਹਾਂ ਬਸ ਇਹ ਦੇਖਿਆ ਜਾਏ ਤਾਂ ਕਈ ਲੋਕ ਇਹਦਾ ਗਲਤ use ਵੀ ਕਰਦੇ ਨੇ ਜਿਵੇਂ ਕੀ ਜਿਵੇ hackers ਹੁੰਦੇ ਆ ਜਿਵੇਂ ਅਗਰ ਅਮ technology ਨਾ ਹੁੰਦੀ ਤਾਂ ਜਿਵੇਂ ਮਤਲਬ ਜਦੋਂ covid nineteen ਆਇਆ ਸੀ ਤਾਂ ਓਦੋਂ ਵੀ ਆਪਾਂ ਆਪਣਾ survive ਕਰਨਾ ਬਹੁਤ ਮੁਸ਼ਕਿਲ ਹੋਇਗਾ ਜਿਵੇਂ ਬਹੁਤ ਜ਼ਿਆਦਾ students ਵੀ ਜਿਹੜੀ ਅਹ study ਹੈ ਉਹ ਵੀ ਬਹੁਤ ਪਿੱਛੇ ਚਲੀ ਗਈ but ਨਾਲ ਨਾਲ online ਦੇ ਉਹ study ਕਰਦੇ ਰਹੇ ਤਾਂ ਥੋੜਾ ਉਹਨਾ ਦਾ gap ਨੀ ਪਿਆ ਤਾਂ ਕਰਕੇ ਮਤਲਬ ਥੋੜਾ ਉਹ study ਦੇ link ਚ ਵੀ ਰਹੇ ਤੇ ਥੋੜਾ ਆਪਣੇ parents ਨਾਲ ਵੀ time spend ਕਰਿਆ ਬੱਚਿਆਂ ਨੂੰ addiction ਹੋ ਗਿਆ ਸੀ ਆਪਣੇ mobile phone ਦਾ corona time ਕਿਉਂਕਿ ਉਹਨਾ ਕੋਲ ਉਹ ਕੰਮ ਨੀ ਸੀ ਕਿਤੇ ਜਾ ਨੀ ਸਕਦੇ ਸੀ ਆਪਣਾ ਸਾਰਾ time ਉਹ

ਹਾਂਜੀ

find out ਕਰਨੀਆ ਹੋਣ ਤਾਂ ਵੀ ਆਪਾਂ phone ਚੋਂ check ਕਰ ਸਕਦੇ ਹਾਂ ਨਾ ਹਾਂਜੀ ਹਾਂਜੀ ਕੁਛ ਵੀ ਥੋਨੇ search ਕਰਨਾ ਕੁਛ ਵੀ ਮਤਲਬ google ਤੇ ਅੱਜ ਤੇ time ਚ ਸਾਰਾ ਕੁਝ ਇਹਦੇ knowledge ਚ ਹੈ ਛੋਟੀ ਹੈ ਚਾਹੇ ਵੱਡੀ ਹੈ ਕਿਸੇ ਵੀ other country ਦੀ ਆਪਣੀ country ਦਾ ਕੋਈ ਵੀ knowledge ਤੁਸੀਂ ਚਾਹੀਦੀ ਹੈ google ਤੇ check ਕਰਕੇ ਹਾਂਜੀ ਹੋਰ ਤੁਸੀਂ ਮੈਨੂੰ technology ਬਾਰੇ ਮੈਨੂੰ ਦੱਸ ਸਕਦੇ ਹੋ technology ਦੇਖਿਆ ਜਾਏ ਤਾਂ ਨਹੀ education ਵਾਸਤੇ ਬਹੁਤ ਵਧੀਆ ਵੇਸੇ ਅਗਰ ਆਪਾਂ ਸੋਚਿਏ ਤਾਂ ਮਤਲਬ ਇਹਦਾ ਇੱਕ effect ਹੋਰ ਆ ਆਪਣੀ life ਦੇ ਉੱਤੇ ਵੀ ਲੋਕਾਂ ਦੇ ਵਿੱਚ ਯਾਦ ਕਰਨ ਸੋਚਣ ਤੇ ਬੋਲਣ ਦੀ ਚੀਜ਼ਾਂ ਨੂੰ ਵੀ change ਕਰ ਦਿੰਦਾ ਅਗਰ ਆਪਾਂ technology ਦੇ ਨਾਲ ਚੱਲੀਏ ਬਹੁਤ ਜ਼ਿਆਦਾ major roll play ਕਰਦਾ ਆਪਣੀ society ਦੇ ਵਿੱਚ ਵੀ ਆਪਾਂ ਹੋਰ ਆਪਾਂ culture ਦੀਆਂ languages ਸਿੱਖ ਸਕਦੇ ਹਾਂ ਵੀ ਕਿਵੇਂ ਲੋਕ ਕਿੱਥੇ ਕਿਵੇਂ communicate ਕਰਦੇ ਹਾਂ abroad ਵਗੇਰਾ ਚ ਯਾ ਫ਼ੇਰ ਕਿਤੇ migrate ਹੋਣਾ ਹੋਵੇ ਤਾਂ ਵੀ ਹਾਂਜੀ ਹਾਂਜੀ ਬਿਲਕੁਲ ਬਹੁਤ easy ਕਰਤਾ phone ਨੇ ਆਪਣੀ life ਨੂੰ ਮਤਲਬ ਕਿਵੇਂ ਕੋਈ ਚੀਜ਼ ਆਪਾਂ translate ਕਰਕੇ ਵੀ ਦੇਖ ਸਕਦੇ ਹਾਂ ਅਗਰ ਕਿਤੇ ਵੀ ਬਹੁਤ easy ਵੀ ਹੋਗਿਆ ਹੁਣ ਹਰ ਜਗ੍ਹਾ migrate ਹੋਣਾ

ਪਰ ਅੱਜਕਲ ਦੇ time phone ਨੇ ਇੰਨਾ easy ਕਰਤਾ ਆਪਾਂ ਘਰ ਬੈਠੇ ਕਿਸੇ ਵੀ ਚੀਜ਼ ਡ ਬਿਲ ਆਪਾਂ pay ਕਰ ਸਕੇ ਹਾਂ ਹਾਂਜੀ ਵੇਸੇ ਇਹ ਮਤਲਬ technology ਦੇ ਨਾਲ ਆਪਣੀ security ਵੀ ਬਹੁਤ ਮਤਲਬ ਆਪਣੀ ਕੋਈ ਇੱਕ ਤਰ੍ਹਾਂ ਨਾਲ secure ਵੀ ਬਹੁਤ ਆ ਆਪਾਂ ਨੂੰ ਕੋਈ ਵੀ ਚੀਜ਼ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਕੋਈ problem ਹੈ ਆਪਾਂ phone ਦੇ through ਆਪਾਂ ਕਿਤੇ ਵੀ ਕੁਛ ਵੀ ਹੋਵੇ ਆਪਾਂ ਸਭ ਨੂੰ ਮਤਲਬ ਅਹ ਦੱਸ ਵੀ ਸਕਦੇ ਹਾਂ ਵੀ ਆਪਾਂ ਨੂੰ ਇਹ problem ਹੈ ਯਾਨ ਫ਼ੇਰ ਕੁਛ ਵੀ ਹੈ ਹਨਾ ਇਸ ਨਾਲ ਆਪਣੀ security ਵੀ ਬਹੁਤ ਜ਼ਿਆਦਾ increase ਹੋਈ ਆ

ਕਰਨ ਚ better ਮੰਨਿਆ ਜਾਂਦਾ ਨਾ phone ਆਪਾਂ ਉਹ phone ਤੋਂ ਹੀ pay ਕਰ ਸਕਦੇ ਹਾਂ ਕਿਤੇ ਵੀ

main ਜਿਹੜੀ development ਹੋਈ ਆਉਹ ਉਹ ਹੋਈ ਆ artificial intelligence ਦੇ ਵਿੱਚ

ਜੇ ਆਪਾਂ ਪੰਜਾਬੀ ਚ ਕਹਿਏ ਤਾਂ ਇੱਕ ਤਰ੍ਹਾਂ ਦਾ ਇਹ computer ਦਿਮਾਗ ਇਹਨਾ ਨੇ develop ਕੀਤਾ ਹਾਂਜੀ

ਉਹ ਹੋਲੀ ਹੋਲੀ ਮਤਲਬ ਇਹ ਸਿੱਖ ਜਾਂਦਾ ਹਾਂ ਵੀ ਆਪਾਂ ਕਿਹੜੇ apps ਜ਼ਿਆਦਾ use ਕਰਦੇ ਹਾਂ ਯਾ ਫ਼ੇਰ ਕਿਹੜੀ ਚੀਜ਼ ਜ਼ਿਆਦਾ search ਕਰਦੇ ਹਾਂ ਕਿਸ ਚੀਜ਼ ਦਾ ਬਿਲ ਜ਼ਿਆਦਾ ਭਰਦੇ ਹਾਂ ਉਹ ਫੇਰ ਓਹੀ ਉਸਨੂੰ related ਹੀ ਉਹ ਅੱਗੇ ਆਪਾਂ ਨੂੰ ਇਹ show ਕਰਦਾ ਹਾਂ ਵੀ ਤੁਸੀਂ ਜਿਵੇਂ app ਜਿਆਦਾ use ਕਰਦੇ ਹੋ ਤਾਂ ਉਹ ਵਾਲੀ apps in front ਅਜੇਗੀ phone ਤੇ ਵੇਸੇ ਅਸੀਂ technology ਨੂੰ ਹਨਾ information exchange ਕਰਨ ਲਈ ਵੀ use ਕਰਦੇ ਹਾਂ ਬਹੁਤ ਜ਼ਿਆਦਾ ਜਿਵੇਂ ਆਪਾਂ ਅਗਰ clothes ਵੀ wash ਕਰਨੇ ਨੇ ਉਹ ਵੀ technology ਤੇ washing machines ਵਗੇਰਾ ਤੇ ਠੀਕ ਹੈ ਆਪਣਾ food ਮਤਲਬ prepare ਕਰਨਾ ਕੋਈ ਵੀ meal ready ਕਰਨਾ ਤਾਂ ਉਹ ਵੀ ਮਤਲਬ ਆਪਾਂ technology ਜਿਵੇਂ ਇਹ

ਮਤਲਬ one place to another place but ਅਹ like ਜਿਵੇਂ ਅਹ door lock ਹੁੰਦੇ ਨੇ ਉਹ ਵੀ ਆਪਣੀ security ਲਈ ਕੰਮ ਆਉਂਦੇ ਨੇ ਬਹੁਤ ਜ਼ਿਆਦਾ ਜਿਵੇਂ ਆਪਾਂ ਅਗਰ ਕਿਤੇ ਜਾਣਾ security locks ਵੀ ਅੱਜਕਲ technology ਨਾਲ ਨੇ ਤੇ nips ਵਗੇਰਾ ਨੇ excavator ਨੇ ਇਹਨਾ ਨਾਲ ਆਪਾਂ ਇੱਧਰ ਤੋਂ ਉੱਧਰ easily change ਕਰ ਸਕਦੇ ਹਾਂ ਆਪਣੀ place

ਹਾਂਜੀ ਉਹ ਵੀ ਆਪਣੀ security ਦੇ ਵਿੱਚ ਹੀ ਆਉਂਦਾ ਤੇ ਆਪਣੀ ਮਤਲਬ ਕਿਤੇ ਵੀ ਕੋਈ business ਹੈ ਯਾ ਫਿਰ ਕੁਛ ਵੀ ਹੈ ਕੋਈ café a ਕੁਛ ਵੀ ਹੈ

ਹਾਂਜੀ ਹਾਂਜੀ ਇਹ ਸਾਰਾ ਕੁਛ ਜਿਹੜਾ possible ਹੋਇਆ main ਤਾਂ internet ਕਰਕੇ ਹੋਇਆ ਅਗਰ internet ਨਹੀ ਹੈ ਤਾਂ ਆਪਾਂ ਮਤਲਬ phone ਦਾ ਕੋਈ use ਨੀ ਹੈ laptop ਦਾ ਵੀ ਕੋਈ use ਨਹੀ ਹੈ CCTV ਦਾ ਵੀ ਕੋਈ use ਨੀ ਜਿਹੜਾ ਆਪਣਾ internet ਹੈ ਉਹ main ਆਪਣਾ ninety ninety five ਚ ਸਾਰਿਆਂ ਦੇ ਘਰਾਂ ਵਿੱਚ ਆ ਚੁੱਕਾ ਸੀ ਉਸੀ ਤੋਂ ਹੀ ਲੋਕਾਂ ਨੇ ਆਪਣਾ

ਹਾਂਜੀ ਜੇ ਆਪਾਂ ਸੋਚਿਏ ਤਾਂ ਮਤਲਬ education ਵੀ ਅੱਜਕਲ technology ਤੋਂ ਬਿਨਾ ਕੁਛ ਵੀ ਨੀ ਹੈਗੀ ਅੱਜਕਲ ਅਗਰ education ਵੀ learner ਵੀ ਨੇ ਜਿਹੜੇ ਉਹ ਵੀ technology ਤੋਂ ਬਿਨਾ ਕੁਛ ਵੀ read out ਨਹੀ ਕਰ ਸਕਦੇ ਮਤਲਬ covid nineteen ਤੋਂ ਦੇਖੀਏ ਤਾਂ covid nineteen ਤੋਂ ਹੀ student ਨੂੰ ਅੱਜਕਲ ਛੋਟੇ ਛੋਟੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਹੀ

ਜਿਵੇਂ ਉਹਨਾ ਨੇ ਕੋਈ hobbies ਵੀ ਸਿੱਖਣੀਆਂ ਨੇ ਵਧੀਆ ਵਧੀਆ dancing singing ਕੁਛ ਵੀ ਲਗਾਲੋ ਉਹੀ ਸਭ ਕੁਝ ਉਹ prefer ਕਰਦੇ ਨੇ ਵੀ ਅਸੀਂ phone ਤੋਂ ਹੀ try ਕਰੀਏ and ਅੱਜਕਲ ਸਭ ਕੋਲ ਹੀ ਬੱਚੇ ਬੱਚਿਆਂ ਕੋਲ ਵੀ personal phone ਨੇ ਉਹਨਾ ਤੋਂ ਹੀ try ਕਰਦੇ ਨੇ ਵੀ ਅਸੀਂ ਸਾਰਾ ਕੁਛ ਆਪਣੇ phone ਤੋਂ ਹੀ ਸਿੱਖੀਏ ਆਪਣੇ ਆਪਣੇ ਇੱਕ cell phone ਤੋਂ ਹੀ ਸਭ ਕੁਛ ਸਿੱਖ ਲਈਏ

main ਜਿਹੜਾ ਇਹਦਾ advantage ਹੈ ਉਹ ਇਹੀ ਹੈ ਹਾਂਜੀ

ਹਨਾ but ਅੱਜ ਦੇ ਚ ਦੇਖਿਆ ਜਾਵੇ ਤਾਂ online classes ਜਦ ਤੋਂ corona ਤੋਂ ਬਾਅਦ online classes ਸ਼ੁਰੂ ਹੋਈਆਂ ਬੱਚਿਆਂ ਨੂੰ ਸਕੂਲ ਜਾਣ ਦੀ ਲੋੜ ਹੀ ਨੀ ਹੈ ਵੇਸੇ ਆਪਣਾ ਘਰ ਬੈਠੇ ਹੀ ਪੜ੍ਹ ਸਕਦੇ ਹਾਂ book reading ਦਾ ਜੇ ਅਗਰ ਸ਼ੋਂਕ ਹੈ ਤਾਂ ਜਰੂਰੀ ਨਹੀ ਹੈ book ਹੀ ਹੋਵੇ ਹੁਣ online search ਕਰਕੇ ਉਹ ਕੋਈ ਵੀ book read ਕਿਸੇ ਵੀ project ਦੀ ਕੋਈ ਵੀ language ਦੀ language ਵੀ ਸਿੱਖ ਸਕਦੇ ਹਾਂ ਮਤਲਬ technology ਦਾ ਇੱਕ benefit ਹੋਰ ਆ ਵੀ ਆਪਣਾ time waste ਨੀ ਹੁੰਦਾ ਜਿਹੜੀ ਗੱਲ ਹੈ time waste ਅੱਜਕਲ ਸਭ ਨੂੰ ਹੀ ਇੱਕ ਇੱਕ minute ਦੀ ਇੰਨੀ ਜ਼ਿਆਦਾ ਫਿਕਰ ਹੋ ਜਾਂਦੀ ਹੈ ਵੀ ਆਪਾਂ ਨੂੰ ਇੱਕ minute ਦੇ ਵਿੱਚ ਆਪਾਂ ਇਹ ਕਰ ਲਈਏ ਇੱਕ minute ਦੇ ਵਿੱਚ ਉਹ ਕਰ ਲਈਏ ਇੱਕ minute ਨਾਲ ਵੀ ਬਹੁਤ ਫਰਕ ਪੈਂਦਾ ਆਪਾਂ ਆਪਣਾ ਥੋੜਾ ਜਾ ਵੀ time waste ਨੀ ਕਰ ਸਕਦੇ but according to technology time ਨੂੰ save ਕਰਨਾ ਮਤਲਬ is best option to use technology ਹਾਂਜੀ ਹਾਂਜੀ ਹਾਂਜੀ technology ਦੇ ਬਹੁਤ ਫਾਇਦੇ ਨੇ ਆਉਣ ਵਾਲੇ time ਚ technology ਨੇ ਹੋਰ increase ਹੋ ਜਾਣਾ ਆਉਣ ਵਾਲੇ time ਵਿੱਚ main initialAIAinitial ਤੇ ਇਹਨਾ ਨੇ ਆਪਣਾ focus ਰੱਖਿਆ ਜੋ ਵੀ ਅੱਗੇ

ਇਹ ਦੱਸ ਦੇਣਾ ਆਪ ਹੀ ਇਹ ਕੰਮ ਕਿਸ time ਕਰਨਾ ਅੱਗੇ ਉਹ ਸਾਰਾ AIA ਤੇ ਹੋ ਹੋਇਗਾ ਕੀ ਉਹ ਕੰਮ ਕਦੋਂ complete ਕਰਨਾ ਹਾਂਜੀ ਜਿਵੇਂ day by day ਆਪਣੇ ਕੋਲ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਲੋਕ ਬਹੁਤ ਜ਼ਿਆਦਾ busy ਹੁੰਦੇ even ਤਾਂ ਮੈਂ ਵੀ ਬਹੁਤ busy ਹੁੰਦੀ ਹਾਂ ਤੇ ਮਤਲਬ ਜਿਵੇਂ ਆਪਾਂ ਆਪਣੇ reminders ਵੀ set ਕਰ ਸਕਦੇ ਹਾਂ ਵੀ ਆਪਣਾ ਵੀ ਅੱਜ ਕੀ ਕਰਨਾ ਇੰਨੇ time ਚ ਕੀ ਕਰਨਾ ਠੀਕ ਹੈ ਤੇ track investments ਮਤਲਬ ਆਪਾਂ ਆਪਣਾ ਜੇ ਕਿਸੇ ਤੋਂ ਚੀਜ਼ ਵੀ buy ਕਰ ਰਹੇ ਹਾਂ ਤਾਂ ਆਪਣਾ price ਵੀ compare ਕਰਕੇ ਦੇਖ ਸਕਦੇ ਹਾਂ ਵੀ ਆਪਾਂ ਨੂੰ ਜ਼ਿਆਦਾ better option ਮਿਲਦੀ ਆ online shopping ਮਿਲਦੀ ਆ ਯਾ ਕਿਤੇ mall ਚੋਂ shopping ਕਰਕੇ ਆਪਾਂ ਨੂੰ better price ਮਿਲ ਰਿਹਾ ਯਾ ਕਿਸੀ normally ਆਪਾਂ ਅਗਰ ਆਪਣੇ local market ਚੋਂ check ਕਰਕੇ ਦੇਖ ਸਕਦੇ ਹਾਂ ਵੀ ਕਿੱਥੇ ਆਪਾਂ ਨੂੰ price best ਮਿਲ ਰਿਹਾ ਮਤਲਬ ਵੀ online ਜਿਵੇਂ digital marketing ਚ ਆਹ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ business ਨੂੰ ਵੀ increase ਕਰ ਸਕਦੇ ਹਾਂ social media marketing through ਵੀ ਆਪਣੇ business ਨੂੰ increase ਕਰ ਸਕਦੇ ਹਾਂ ਜਿਵੇਂ ਅਗਰ ਆਪਾਂ normal ਦੇਖੀਏ ਜੇ ਕਿਸੇ ਦਾ ਵੀ ਕੋਈ ਅਮ business ਹੋਵੇ ਜਿਵੇਂ like carpenter ਦਾ ਕੋਈ business ਲਗਾਲੋ ਅਗਰ ਉਹ business ਇੱਕ market ਦੇ ਵਿੱਚ normally ਹੈ ਕੋਈ ਦੁਕਾਨ ਹੈ ਉਹ ਲੋਕ ਜਾਨਣਗੇ ਜਿਹੜੇ ਉਸਦੇ near ਰਹਿੰਦੇ ਨੇ ਜਾਂ ਫ਼ੇਰ ਜਿਹੜੇ ਉਹਦੇ local ਨੇ ਠੀਕ ਆ ਉਹਨੂੰ ਹੀ ਉਹ shop ਦਾ ਪਤਾ ਲੱਗੂਗਾ ਵੀ ਇਹ shop ਦਾ business ਇਹ ਹੈ ਤੇ ਉਹ ਏਵੇਂ ਕੰਮ ਕਰਦੇ ਨੇ ਅਗਰ ਉਹ ਇੰਨੇ ਜ਼ਿਆਦਾ talented ਨੇ ਤਾਂ ਉਹ ਆਪਣਾ SCO ਵਗੇਰਾ through ਆਪਣੇ business ਨੂੰ ਵੀ increase ਕਰ ਸਕਦੇ ਨੇ online ਉਹਦੀ videos ਪਾ ਕੇ ਯਾ ਫ਼ੇਰ online ਉਹਦੀ promotion ਕਰਕੇ ਹਾਂਜੀ ਹਾਂਜੀ delivery ਵੀ ਇਸੇ ਕਰਕੇ possible ਹੋਈ ਆ ਤੁਸੀਂ ਆਪਣਾ GPS ਕਰਕੇ ਬੰਦਾ ਕਿੱਥੇ ਵੀ ਕੋਈ ਵੀ ਸਮਾਨ ਆਪਾਂ ਨੇ ਜੋ ਵੀ order ਕੀਤਾ online

ਹਾਂਜੀ ਆਪਾਂ track ਵੀ ਕਰ ਆਪਣਾ ਕੋਈ ਵੀ ਉਹ ਮਤਲਬ ਅਗਰ ਕੋਈ order ਵੀ ਪਾਇਆ ਤਾਂ ਉਸਦਾ ਵੀ check ਕਰਕੇ ਦੇਖ ਸਕਦੇ ਹਾਂ ਹਾਂਜੀ ਹਾਂ ਕੁਛ ਵੀ track ਕਰ ਸਕਦੇ ਹਾਂ ਮੰਨਲੋ ਥੋਡਾ ਜੇ by chance phone ਵੀ ਗੁੰਮ ਜਾਂਦਾ ਯਾ ਕੋਈ ਵੀ ਹੋਰ gadget ਹੈ ਜਿਹਦੇ ਵਿੱਚ GPS system available ਹੈ ਆਪਾਂ ਕਿੱਥੋਂ ਵੀ track ਕਰ ਸਕਦੇ ਹਾਂ

ਹਾਂਜੀ ਹਾਂਜੀ ਬਿਲਕੁਲ ਹੋਰ ਦੱਸੋ ਬਸ ਹਰੋ ਮੈਨੂੰ ਅਮ ਮਤਲਬ ਥੋੜੀ ਹੋਰ knowledge ਚਾਹੀਦੀ ਸੀ technology ਬਾਰੇ technology ਨੂੰ ਆਪਾਂ ਜੇ ਦੇਖਿਆ ਜਾਵੇ ਤਾਂ ਅਮ ਆਪਾਂ ਆਪਣਾ business ਵੀ ਬਣਾ ਸਕਦੇ ਹਾਂ technology ਨੂੰ ਮੰਨਲੋ ਜਿਵੇਂ youtube ਤਾਂ ਥੋਨੂੰ ਪਤਾ ਹੀ ਹੋਏਗਾ ਹਾਂਜੀ youtube ਕੱਲਾ ਆਪਾਂ watch ਨੀ ਕਰ ਸਕਦੇ ਹਾਂ ਵੀ ਉੱਥੋਂ youtube ਤੋਂ ਕੋਈ ਵੀ ਕੰਮ ਲੈ ਸਕਦੇ ਹਾਂ ਮੰਨਲੋ ਆਪਾਂ ਨੇ